ਦੋ ਲਾਈਟਾਂ ਜੱਗਦੀਆਂ ਨੇਂ ਤੇ ਸਾਹਮਣੇ ਵਾਈਟ ਰੰਗ ਦਾ--

ਇੱਥੇ ਇੱਕ ਪਾਰਕ ਆ ਪਾਰਕ ਦੇ ਵਿੱਚ ਪਾਰਕ ਦੀ ਜਿਹੜੀ ਢਲਾਣ ਐ ਉਹ ਥੱਲੇ ਨੂੰ ਕੀਤੀ ਗਈ ਹੋਈ ਆ।

ਇਹ ਇੱਕ ਬਾਜ਼ਾਰ ਆ ਬਾਜ਼ਾਰ ਦੇ ਸਾਈਡਾ ਤੇ--

ਇਹ ਦੁਕਾਨਾਂ ਇਧਰਲੀ ਸਾਈਡ ਤੇ ਅਰੋਰਾ ਡੈਂਟਲ ਕਲੀਨਿਕ ਐ।

ਅਤੇ ਸਰੋਂ ਬਹੁਤ ਹੀ ਸੋਹਣੀ ਲੱਗਣ ਡਈ ਆ।

ਸਾਈ ਸਾਈਡਾਂ ਤੇ ਲਾਈਟਾਂ ਵੀ ਜੱਗਨ ਡਿਆਂ ਨੇ।

ਏਹ ਇੱਕ ਦਫ਼ਤਰ ਆ ਦਫ਼ਤਰ ਦੇ ਵਿੱਚ--

ਏਹ ਇੱਕ ਵੱਡੀ ਸਾਰੀ ਇੱਕ ਅਲਮਾਰੀ ਆ ਓਹਦੇ ਲਾਗੇ ਇੱਕ ਬਲੈਕ ਕਲਰ --

ਇਹ ਇੱਕ ਕਾਫੀ ਵੱਡੀ ਪਾਰਕ ਆ।

ਇਹ ਇੱਕ ਦੀਵਾਰ ਆ ਦੀਵਾਰ ਦੇ ਉੱਤੇ ਤਿੰਨ ਕੈਲੰਡਰ ਲੱਗੇ ਹੋਏ ਨੇ।

ਇਹ ਇੱਥੇ ਇਕ ਲੱਕੜ ਦੀ ਫੈਕਟਰੀ ਲੱਗਦੀ ਆ।

ਸਾਈਡ ਤੇ ਇੱਕ ਕਾਉੰਟਰ ਲੱਗਾ ਹੋਇਆ ਏ ਆ ਥੱਲੇ ਇਸ ਦੇ ਬਹੁਤ ਹੀ ਵਧੀਆ ਫ਼ਰਸ਼ ਪਈ ਹੋਈ ਆ।

ਇਹ ਇੱਕ ਖੇਤ ਏ ਆ ਖੇਤ ਦੇ ਵਿੱਚ ਖਿਲਾ ਕੱਢੀਆਂ ਹੋਈਆਂ ਨੇ।

ਏਜੇਂਸੀ ਆ ਇਸ ਵਿੱਚ ਗੱਡੀਆਂ ਦੀ ਰਿਪੇਅਰ ਹੋ ਰਹੀ ਆ।

ਚਿੱਟੇ ਅੱਖਰਾਂ ਦੇ ਵਿਚ ਲਬੋਰੇਟਰੀ ਲੈਬ ਲਿੱਖਿਆ ਹੋਇਆ ਆ।